ਜੇ ਕੋਈ ਗੰਦ ਪਾਉਂਦਾ ਹੈ ਤਾਂ ਅਸੀਂ ਅਗਾਂਹ ਦੂਜੀ ਜਿਹੜਾ ਸਾਡੀ ਬਰਾਬਰ ਤੇ ਸਾਡਾ ਦੂਜਾ ਸਮੂਹ ਹੈਗਾ ਹੈ, ਅਸੀਂ ਉਹਨੂੰ ਉਹਨੂੰ ਇਤਲਾਹ ਦੇਣੀ ਹੈ ਵੀ ਇੱਥੇ ਆ ਕੇ ਭਾਈ ਆਹ ਸਫ਼ਾਈ ਕਰੋ ਇੱਥੇ ਗੰਦ ਪੈ ਚੁੱਕਿਆ ਹੈਗਾ ਹੈ,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 ਜੋ ਆਰਥਿਕ income ਸੀ ਉਹ ਵੀ ਮੇਰੀ ਬਹੁਤ ਵਧੀਆ ਹੁੰਦੀ ਹੁੰਦੀ ਸੀ, ਮੈਨੂੰ ਚੰਗੇ ਪੈਸੇ ਉਸਦੇ ਵਿੱਚ ਮਿਲਦੇ ਸੀ, ਜਿੰਨਾਂ ਨਾਲ ਮੈਂ ਆਪਦੀ school ਦੀ college ਦੀ fees ਵੀ ਭਰਦਾ ਹੁੰਦਾ ਸੀ, ਕੁਛ ਪੈਸੇ ਮੈਂ ਸਮੇਂ ਸਮੇਂ ਤੇ ਘਰੇ ਆਪਣੇ ਮਾਤਾ ਨੂੰ ਆਪਣੇ ਪ ਬਾਪ ਨੂੰ ਆਪਣੇ ਭਰਾ ਨੂੰ ਉਹਨਾਂ ਨੂੰ ਵੀ ਕਦੇ ਮਦਦ ਦੇ ਤੌਰ ਤੇ ਭੇਜਦਾ ਰਹਿੰਦਾ ਹੁੰਦਾ ਸੀ, ਦੋ ਸਾਲ ਤਕਰੀਬਨ ਅਸੀਂ ਇਸੇ ਤਰ੍ਹਾਂ ਗੁਜ਼ਾਰੇ ਆ ਮੈਂ ਆਪਣੀ ਲੇਕਿੰਨ ਉਹ ਮੈਨੂੰ ਆਪਣਾ ਉਹ ਜੀਵਨ ਵਿੱਚੇ ਹੀ ਛੱਡਣਾ ਪਿਆ ਕਿਉਂਕਿ ਮੇਰੇ ਨਾਲ ਇੱਕ ਬਹੁਤ ਵੱਡੀ ਦੁਰਘਟਨਾ ਵਾਪਰ ਗਈ ਸੀ, ਸਾਨੂੰ ਵਾਪਸ ਮੈਨੂੰ ਆਪਣੇ ਸ਼ਹਿਰ, ਆਪਣੇ ਦੇਸ ਮੁੜਨਾ ਪਿਆ, ਕਿਉਂਕਿ ਜਦੋਂ ਮੈਂ ਗਏ ਨੂੰ ਹਾਲੇ ਤਾਂ ਸਾਲ ਹੀ ਹੋਇਆ ਸੀ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 ਮੇਰੀ ਮਦਦ ਕਰਨ ਦੇ ਨਾਲ ਉਹਨਾਂ ਨੇ ਮੈਨੂੰ ਦੁਬਾਰਾ ਜ਼ਿੰਦਗੀ ਦੇ ਵਿੱਚ ਉਤਾਂਹ ਉੱਠਣ ਲਈ ਮੈਨੂੰ ਆਖਿਆ, ਮੈਂ ਦੁਬਾਰਾ ਆਇਆ ਉਹਨਾਂ ਦਾ ਕੰਮ ਕੀਤਾ, ਆਪਣੇ ਨਾਲ ਰਲ ਕੇ ਅਸੀਂ ਇੱਕ ਬਹੁਤ ਵਧੀਆ ਕੰਮ ਕੀਤਾ

ਓਨਾ ਹੀ ਜ਼ਿਆਦਾ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਊਗਾ, ਓਨਾ ਹੀ ਉਹ ਲੋਕਾਂ ਨੂੰ ਦੂਜੇ ਆਪਣੀ ਸਿਕਸ਼ਾ ਦੇ ਸਕਦਾ ਹੈ, ਵੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਨਾਲ ਜ ਜਿਉਣਾ ਹੈ, ਕਿਉਂਕਿ ਜਿੰਨੇ ਜ਼ਿੰਦਗੀ ਦੇ ਵਿੱਚ ਸੰਘਰਸ਼ ਆ ਜਾਂ ਕਮੀਆਂ ਨੀ ਦੇਖਣੀ ਮੇਰਾ ਨਾਮ ਕੋਮਲ ਹੈ ਮੈਂ ਮੋਗੇ ਸ਼ਹਿਰ ਦੀ ਰਹਿਣ ਵਾਲੀ ਹਾਂ ਅੱਜ ਮੈਂ ਤੁਹਾਨੂੰ ਮੇਰੇ ਪੰਜਾਬ ਬਾਰੇ ਦੱਸਣ ਜਾ ਰਹੀ ਹਾਂ ਭਾਰਤ ਸਾਡਾ ਦੇਸ ਹੈ, ਸਾਡੀ ਜਨਮ ਭੂਮੀ ਹੈ ਅਸੀਂ ਸਾਰੇ ਭਾਰਤ ਵਾਸੀ ਹਾਂ, ਤੇ ਸਾਨੂੰ ਇਸ ‘ਤੇ ਬੜਾ ਮਾਣ ਹੈ, ਭਾਰਤ ਕਈ ਰਾਜਾਂ ਨਾਲ ਮਿਲ ਕੇ ਬਣਿਆ ਹੈ ਪਰ ਪੰਜਾਬ ਦੀ ਆਪਣੀ ਨਿਰਾਲੀ ਸ਼ਾਨ ਹੈ, ਇਹ ਮੇਰੀ ਜਨਮ-ਭੂਮੀ ਵੀ ਹੈ, ਇਹ ਭਾਰਤ ਦਾ ਇੱਕ ਖੁਸ਼ਹਾਲ ਰਾਜ ਹੈ,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 ਹਮੇਸ਼ਾ ਤਿਆਰ ਰਹਿੰਦੇ ਹਨ, ਕਵੀ ਪੂਰਨ ਸਿੰਘ ਇਨ੍ਹਾਂ ਦੇ ਅਣਖੀਲੇ ਸੁਭਾ ਬਾਰੇ ਇਉਂ ਲਿਖਦਾ ਹੈ, ਇਹ ਬਾ ਬੇਪਰਵਾਹ ਪੰਜਾਬ ਦੇ, ਮੌਤ ਨੂੰ ਮਖੌਲਾਂ ਕਰਨ ਮਰਨ ਥੀ ਨਹੀਂ ਡਰਦੇ। ਪਿਆਰ ਨਾਲ ਇਹ ਕਰਨ ਗੁਲਾਮੀ ਪਰ ਟੈਂ ਨਾ ਮੰਨਣ ਕਿਸੇ ਦੀ, ਪੰਜਾਬ ਦਾ ਸ਼ਾਬਦਿਕ ਅਰਥ ਹੈ ਪੰਜ ਆ ਭਾਵ ਪੰਜ ਆਂ, ਪੰਜਾਂ ਪਾਣੀਆਂ ਦੀ ਧਰਤੀ।

ਪਰ ਫਿਰ ਵੀ ਪੰਜਾਬ, ਪੰਜਾਬ ਹੀ ਹੈ, ਪਾਕਿਸਤਾਨ ਬਣਨ ਤੋਂ ਪਹਿਲਾਂ ਪੰਜਾਬ ਦੀ ਸਰਹੱਦ ਬਹੁਤ ਦੂਰ-ਦੂਰ ਤੱਕ ਫੈਲੀ ਹੋਈ ਸੀ ਅਜ਼ਾਦੀ ਤੋਂ ਬਾਅਦ ਭਾਰਤੀ ਪੰਜਾਬ ਦੇ ਹਿੱਸੇ ਤੇਰਾਂ ਚੌਦਾਂ ਜ਼ਿਲ੍ਹੇ ਹੀ ਆਏ ਤੇ ਅਠਾਰਾਂ ਜਾਂ ਉੱਨੀ ਜ਼ਿਲ੍ਹੇ ਪਾਕਿਸਤਾਨ ਵਿੱਚ ਰਹਿ ਗਏ, ਉੱਨੀ ਸੌ ਛਿਆਹਠ ਈਸਵੀ ਨੂੰ ਪੰਜਾਬ ਦੀ ਮੁੜ ਕੇ ਵੰਡ ਹੋਈ ਤੇ ਇਸ ਦਾ ਫਿਰ ਕੁੱਝ ਇਲਾਕਾ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

ਤੇ ਇੱਥੋਂ ਦੀ ਜ਼ਮੀਨ ਨੂੰ ਉਪਜਾਊ ਬਣਾਇਆ ਹੈ, ਇਸ ਨੂੰ ਅੰਨ ਦਾਤਾ ਕਹਿ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ, ਪੰਜਾਬ ਦਾ ਭਾਰਤ ਦੇ ਅਨਾਜ ਭੰਡਾਰ ਵਿੱਚ ਯੋਗਦਾਨ ਬਹੁਤ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

ਮੇਰਾ ਪੰਜਾਬ ਵੀਰਾਂ ਦੀ ਭੂਮੀ ਹੈ, ਸੰਸਾਰ ਜੇਤੂ ਸਿਕੰਦਰ ਜਦੋਂ ਪੰਜਾਬ ਜਿੱਤਣ ਲਈ ਆਇਆ ਤੇ ਇੱਥੋਂ ਦੇ ਰਾਜੇ ਪੋਰਸ ਨੇ ਉਸ ਨੂੰ ਮੂੰਹ ਤੋੜ ਜਵਾਬ ਦੇ ਕੇ ਨਸਾ ਦਿੱਤਾ ਸੀ।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 ਗੁਰੂਆਂ ਦੀ ਪਵਿੱਤਰ ਛੂਹ ਨਾਲ ਮਾਲਾਮਾਲ ਹੈ ਦਸਾਂ ਗੁਰੂ ਸਾਹਿਬਾਨਾਂ ਨੇ ਇਸ ਧਰਤੀ ਦਾ ਮਾਣ ਵਧਾਇਆ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ,

ਅੰਮ੍ਰਿਤ ਵਿੱਚ ਭਿੱਜੇ ਹਨ ਅਤੇ ਜ਼ੁਲਮ ਦਾ ਟਾਕਰਾ ਕਰਨ ਲਈ ਵੀ ਹਮੇਸ਼ਾ ਤੱਤਪਰ ਹਨ ਗਿੱਧਾ ਤੇ ਭੰਗੜਾ ਮੇਰੇ ਪੰਜਾਬ ਦੇ ਮੁੱਖ ਨਾਚ ਹਨ, ਢੋਲ ‘ਤੇ ਡੱਗਾ ਵੱਜਦੇ ਸਾਰ ਪੰਜਾਬੀਆਂ ਦੇ ਪੈਰ ਥਿਰਕਣ ਲੱਗ ਪੈਂਦੇ ਹਨ, ਮੁਟਿਆਰਾਂ ਗਿੱਧਾ ਪਾ ਕੇ ਧਰਤੀ ਹਿਲਾ ਦਿੰਦੀਆਂ ਹਨ, ਵਿਆਹ-ਸ਼ਾਦੀਆਂ ਜਾਂ ਖ਼ੁਸ਼ੀਆਂ ਦੇ ਮੌਕੇ ‘ਤੇ ਭੰਗੜੇ, ਗਿੱਧੇ ਖੂਬ ਧੁੰਮਾਂ ਮਚਾਉਂਦੇ ਹਨ, ਪੰਜਾਬੀਆਂ ਦੇ ਇਹ ਨਾਚ ਅੱਜ-ਕੱਲ੍ਹ ਵਿਸ਼ਵ ਪੱਧਰ ‘ਤੇ ਆਪਣਾ ਨਾਮਣਾ ਖੱਟ ਕੇ ਚੁੱਕੇ ਹਨ, ਵਿਦੇਸ਼ੀ ਤੇ ਹਿੰਦੀ ਜਾਂ ਹੋਰ ਪਾਂਤਕ ਫ਼ਿਲਮਾਂ ਵਿੱਚ ਪੰਜਾਬੀ ਨਾਚਾਂ ਨੂੰ ਸ਼ਾਮਲ ਕਰਨਾ ਅਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ, ਮੇਰੇ ਪੰਜਾਬ ਦੀ ਧਰਤੀ ਗੁਰੂਆਂ ਦੀ ਪਵਿੱਤਰ ਛੂਹ ਨਾਲ ਮਾਲਾਮਾਲ ਹੈ। ਦਸਾਂ ਗੁਰੂ ਸਾਹਿਬਾਨਾਂ ਨੇ ਇਸ ਧਰਤੀ ਦਾ ਮਾਣ ਵਧਾਇਆ, ਗੁਰੂ ਗੋ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਬਾਬਾ ਦੀਪ ਸਿੰਘ ਜੀ ਆਦਿ ਮਹਾਪੁਰਖਾਂ ਦਾ ਜਨਮ

ਅਤੇ ਜ਼ੁਲਮ ਦਾ ਟਾਕਰਾ ਕਰਨ ਲਈ ਹਮੇਸ਼ਾ ਤੱਤਪਰ ਹਨ, ਗਿੱਧਾ ਤੇ ਭੰਗੜਾ ਮੇਰੇ ਪੰਜਾਬ ਦੇ ਮੁੱਖ ਨਾਚ ਹਨ, ਢੋਲ ‘ਤੇ ਡੱਗਾ ਵੱਜਦੇ ਸਾਰ ਪੰਜਾਬੀਆਂ ਦੇ ਪੈਰ ਥਿਰਕਣ ਲੱਗ ਪੈਂਦੇ ਹਨ।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 ਖੱਟ ਚੁੱਕੇ ਹਨ, ਵਿਦੇਸ਼ੀ ਤੇ ਹਿੰਦੀ ਜਾਂ ਹੋਰ ਪਾਂਤਕ ਫ਼ਿਲਮਾਂ ਵਿੱਚ ਮੇਰਾ ਪੰਜਾਬ ਵੀਰਾਂ ਦੀ ਭੂਮੀ ਹੈ, ਸੰਸਾਰ ਦੇ ਜੇਤੂ ਸਿਕੰਦਰ ਜਦੋਂ ਪੰਜਾਬ ਜਿੱਤਣ ਲਈ ਆਇਆ ਤੇ ਇੱਥੋਂ ਦੇ ਰਾਜੇ ਪੋਰਸ ਨੇ ਉਸ ਨੂੰ ਮੂੰਹ ਤੋੜ ਜਵਾਬ ਦੇ ਕੇ ਨਸਾ ਦਿੱਤਾ ਸੀ, ਮਹਾਨ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ,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

ਉਹਨਾਂ ਨੇ ਦਿਨ-ਰਾਤ ਮਿਹਨਤ ਕਰ ਕੇ ਅੰਨ ਦੇ ਭੰਡਾਰ ਵਿੱਚ ਢੇਰ ਸਾਰਾ ਵਾਧਾ ਕੀਤਾ ਹੈ ਤੇ ਇੱਥੋਂ ਦੀ ਜ਼ਮੀਨ ਨੂੰ ਉਪਜਾਊ ਬਣਾਇਆ ਹੈ, ਇਸ ਨੂੰ ਅੰਨ ਦਾਤਾ ਕਹਿ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਪੰਜਾਬ ਦਾ ਭਾਰਤ ਦੇ ਅਨਾਜ ਵਿੱਚ ਭੰਡਾਰ ਵਿੱਚ ਯੋਗਦਾਨ ਬਹੁਤ ਜ਼ਿਆਦਾ ਹੈ, ਮੇਰੇ ਪੰਜਾਬ ਦੀ ਬੋਲੀ ਪੰਜਾਬੀ ਹੈ, ਇੱਥੇ ਦੇ ਲੋਕਾਂ ਨੇ ਪੰਜਾਬੀ ਨੂੰ ਰਾਜ-ਭਾਸ਼ਾ ਦਾ ਦਰਜਾ ਦੁਆਇਆ ਹੈ, ਇਹ ਸ਼ਹਿਦ ਵਰਗੀ ਮਿੱਠੀ ਤੇ ਪਿਆਰੀ ਬੋਲੀ ਹੈ, ਪੰਜਾਬੀਆਂ ਨੂੰ ਆਪਣੀ ਬੋਲੀ ‘ਤੇ ਬੜਾ ਮਾਣ ਹੈ, ਇਹ ਸਾਡੀ ਮਾਂ-ਬੋਲੀ ਹੈ, ਕਿਸੇ ਵੀ ਪੰਜਾਬ ਵਿੱਚ

ਸਿਕੰਦਰ ਜਦੋਂ ਪੰਜਾਬ ਜਿੱਤਣ ਲਈ ਆਇਆ ਤੇ ਇੱਥੋਂ ਦੇ ਰਾਜੇ ਪੋਰਸ ਨੇ ਉਸ ਨੂੰ ਮੂੰਹ ਤੋੜ ਜਵਾਬ ਦੇ ਕੇ ਨਸਾ ਦਿੱਤਾ ਸੀ, ਮਹਾਨ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਤੇ ਲਾਲਾ ਲਾਜਪਤ ਰਾਏ

ਉੱਨੀ ਸੌ ਛਿਆਹਠ ਨੂੰ ਪੰਜਾਬ ਦੀ ਮੁੜ ਕੇ ਵੰਡ ਹੋਈ ਤੇ ਇਸ ਦਾ ਫਿਰ ਕੁੱਲ ਇਲਾਕਾ ਹਿਮਾਚਲ ਤੇ ਕੁੱਝ ਹਰਿਆਣਾ ਵਿੱਚ ਚਲਾ ਗਿਆ,

ਭਾਰਤ ਸਾਡਾ ਦੇਸ ਹੈ, ਭਾਰਤਵਾਸੀ ਹਾਂ ਤੇ ਸਾਨੂੰ ਇਸ ‘ਤੇ ਬੜਾ ਮਾਣ ਹੈ, ਭਾਰਤ ਕਈ ਰਾਜਾਂ ਨਾਲ ਮਿਲ ਕੇ ਬਣਿਆ ਹੈ, ਪੰਜਾਬ ਦੀ ਆਪਣੀ ਨਿਰਾਲੀ ਸ਼ਾਨ ਹੈ। ਉਮੀਦ ਕਰਦੀ ਹਾਂ ਮੇਰਾ ਇਹ ਵਿਚਾਰ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ, ਧੰਨਵਾਦ। hello ਕੀ ਹਾਲ ਹੈ ਕਮਲ ਬਸ ਵਧੀਆ ਭਰਾਵਾਂ ਤੂੰ ਦਸ ਕਿਵੇਂ ਹੈ end ਵਧੀਆ bro ਹੋਰ ਘਰ ਪਰਿਵਾਰ ਕਿਵੇਂ ਆ ਸਬ ਵਧੀਆ ਘਰ ਪਰਿਵਾਰ ਵੀ ਠੀਕ ਹੈ ਤੂੰ ਦੱਸ ਘਰੇ ਸਬ ਠੀਕ ਹਾਂ ਹਾਂ ਯਾਰ ਘਰੇ ਠੀਕ ਹਾਂ ਮਾਤਾ ਜੀ ਢਿੱਲੀ ਹੋ ਰਹੀ ਸੀਗੀ ਹੁਣ ਤਾਂ ਚੱਲ ਆਰਾਮ ਆ ਅੱਛਾ ਅੱਛਾ ਦਵਾਈ ਦਵਾ ਦੇਣੀ ਸੀ ਚੰਗੇ Doctor ਤੋਂ ਕਿਸੇ ਤੋਂ ਯਾਰ ਦਵਾਈਆਂ ਤਾਂ ਦਵਾ ਦਵਾ ਕੇ ਅੱਕ ਗਏ ਯਾਰ ਕੀ ਕਰੀਏ ਹੈ ਨਾ, ਹੁਣ ਦਵਾਈ ਸੀਗੀ ਇੱਥੇ ਮਹੇਤੇ ਤੋਂ ਜੇਹੜਾ ਬਨੂੜ ਮੈਹੈਤਾ ਆਂ ਓਤੋਂ ਆਰਾਮ ਆ ਹੁਣ

ਬੱਸ ਯਾਰ ਕੰਮ ਕਾਰ ਕਿੱਥੇ ਕੰਮ ਕਾਰ ਤਾਂ ਮੈਂ ਲੱਗਿਆ ਹੀ ਨਹੀ ਤੂੰ ਲੱਗਿਆ ਕਿੱਥੇ ਨਾ ਯਾਰ ਮੈਂ ਵੀ ਵਿਹਲਾ ਹੀ ਗਾ ਲੱਭਦਾ ਪਿਆ ਸੀ ਅੱਛਾ ਅੱਛਾ ਲੱਭ ਹਮਮ ਲੈ ਯਾਰ ਦੇਖ ਲੈ ਇਕੱਠੇ ਲੱਗ ਜਾਗੇ ਦੋਨੋਂ, ਘਰਦੇ ਵੀ ਗਾਲ੍ਹਾਂ ਕੱਢਦੇ ਪਏ ਹੈ ਹੁਣ ਲੱਭਦਾ ਐ ਯਾਰ ਕੀਤੇ ਮਿਲਦਾ ਹੀ ਨੀ ਚੱਜ ਦਾ ਕੰਮ ਤੈਨੂੰ ਪਤਾ ਹੈ ਯਾਰ ਮੇਰੀ ਕਿਸ਼ਤਾਂ ਸਿਰ ਚੜੀਆਂ ਪਈਆਂ ਨੇ Phone ਦੀਆਂ ਚੋਂੜ ਚੋਂੜ ਚ ਯਾਰ iPhone ਲੈ ਲਿਆ ਹੈਨਾ ਚੌਦਾਂ ਹਮਮ ਹੋਰ ਯਾਰ ਪਿਛਲੀ ਤਾਂ ਯਾਰ ਦੋ ਮਹੀਨਿਆ ਦੀਆ ਕਿਸ਼ਤਾਂ ਘਰਦਿਆਂ ਨੇ ਭਰਤੀਆ ਸੀਗੀਆ ਹੁਣ ਤਾਂ ਅਗਲਿਆ ਨੇ ਹੱਥ ਖੜੇ ਕਰਤੇ ਕਹਿੰਦੇ ਆਪਣੀ ਕਮਾਂ ਤੇ ਭਰ ਹਾਂ ਇਹ ਤਾਂ ਹੈ ਯਾਰ

ਹਾ ਯਾਰ ਉਰੇ ਤਾਂ ਤੈਨੂੰ ਪਤਾ ਹੈ ਪੰਜਾਬ ਆਪਣੀ India ਦਾ ਬੁਰਾ ਹਾਲ ਹੈ ਯਾਰ ਜਿਨਾ ਮਰਜ਼ੀ ਪੜ ਲੈ ਬੰਦਾ ਉਹ ਹੀ ਦੱਸ ਬਾਰਾਂ ਹਜ਼ਾਰ ਚ ਰੁਲੀ ਜਾਂਦਾ ਵਾਂ ਉਰੇ ਹਮਮ ਦਸ ਬਾਰਾਂ ਹਜ਼ਾਰ ਤੋਂ ਉੱਪਰ ਹੈ ਹੀ ਨਹੀ ਯਾਰ ਕਿਥੇ, ਤੈਨੂੰ ਪਤਾ ਯਾਰ ਹੁਣ ਦਸ ਬਾਰਾਂ ਹਜਾਰ ਨਾਲ ਕਿੱਥੇ ਸਰਦਾ ਬੰਦੇ ਦਾ, ਖਰਚੇ ਬਹੁਤ ਵੱਧ ਗਏ ਆ ਓਹੀ ਤਾਂ ਗੱਲ ਹੈ ਹੁਣ ਲੋਕ ਕਿਉ ਬਾਹਰ ਨੂੰ ਭੱਜ ਰਹੇ ਆਂ ਤਾਂਹੀ ਤਾਂ ਬਾਹਰ ਨੂੰ ਭੱਜ ਰਹੇ ਆਂ ਹੁਣ ਹਾਂ ਯਾਰ ਮੈਂ ਵੀ ਬਾਹਰ ਦਾ ਹੀ ਸੋਚਦਾ ਸੀਗਾ ਵੀ ਕਿਸੀ ਛੋਟੀ ਮੋਟੀ country ਦਾ ਲਵਾ ਲਈਏ ਚਲੋ visa ਹਾਂ ਵਗੈਰਾ ਦੇਖ ਲੈ ਇਕੱਠੇ ਚੱਲਦੇ ਆਂ ਯਾਰ ਹਮਮ ਕੀ

ਹਾਂ Italy ਦਾ ਹੀ ਦੇਖ ਦਾ ਪਿਆ ਮੈਂ ਪਤਾ ਮੇਰਾ ਚਾਚਾ ਹੈ ਨਾ Italy ਉੱਥੇ ਹੀ ਉਹ ਚਲੋ Settle ਹਮਮ ਓਹਨੂੰ ਹੋਗੇ ਵੀਹ ਬਾਈ ਸਾਲ ਹਾਂ ਤੇ ਓਹ ਕਹਿੰਦਾ ਸੀਗਾ ਵੀ ਏਥੇ ਹੀ ਆਜਾਂ ਚੱਲ ਹੈ ਨਾ ਤੇਰਾ system ਵਧੀਆ ਕਰਾ ਦੂੰਗਾ ਹੋਰ ਕਿਆ ਮੇਰਾ ਵੀ ਦੇਖਲੀ ਨਾਲ ਆਪਾਂ ਇਕੱਠੇ ਚਲਾਂਗੇ ਯਾਰ ਹਾਂ ਤੇਰਾ ਵੀ ਇਕੱਠਾ ਹੀ ਆਪਣਾ ਇਕੱਠੀਆਂ ਦਾ ਹੀ ਕਰਾਊਂਗਾ ਮੇਰਾ ਇਕੱਲੇ ਦਾ ਤੈਨੂੰ ਪਤਾ ਹੈ ਕਿੱਥੇ ਜੀਅ ਲੱਗਣਾ ਹੋਰ ਯਾਰ ਦਿਲ ਨੀ ਲੱਗਦਾ ਤੈਨੂੰ ਪਤਾ ਹੁਣ ਜੇ ਅੱਡ ਅੱਡ ਜਾਉਂਗੇ ਫਿਰ ਦਿਲ ਨੀ ਲੱਗਣਾ ਹੈਗਾ

ਹਮਮ ਮੈਂ ਵੀ ਲੱਗ ਗਿਆ ਸੀਗਾ ਯਾਰ ਏਥੇ ਮੋਹਾਲੀ IELTS ਕਰਨ ਤੇ center ਜਿਹੇ ਚ ਵਾਹਲੀ ਮੰਡੀਰ ਆਉਣੀ ਹੈ ਨਾ ਯਾਰ ਮੁੰਡੇ ਕੁੜੀਆਂ ਹੈ ਨਾ ਮੈਂ ਵੀ ਇੱਕ ਕੁੜੀ ਜਿਹੇ ਦੇ ਚੱਕਰ ਚ ਪੈ ਗਿਆ ਓਹ ਆਪ ਤਾਂ Band ਬੂੰਡ ਲੈ ਕੇ canada ਲੰਘ ਗਈ ਸੀ ਮੈਂ ਇੱਥੇ ਹੀ ਰਹਿ ਗਿਆ

ਹਾਂ ਯਾਰ ਬੰਦੇ, ਤੈਨੂ ਪਤਾ ਆਪਣੀ ਮੁੰਡਿਆ ਦੀ ਕੀ ਮੱਤ ਹੁੰਦੀ ਆਪਾਂ ਕੁੜੀਆਂ ਚਿੜੀਆਂ ਵੱਲ ਵੱਧ ਰਹਿੰਦੇ ਹਾਂ ਨਾ ਹੁਣ ਕੋਈ ਈ ਕੋਈ ਐ ਬਿਰਲਾ ਜੇਹੜਾ ਪੜ ਜਾਂਦਾ ਵਾਂ Band ਲੈ ਜਾਂਦਾ ਨਹੀਂ ਤਾਂ ਯਾਰ ਤੈਨੂੰ ਪਤਾ ਸਾਰੇ ਆਪਣੇ ਵਰਗੇ ਹੀ ਹੈ

ਹੋਰ ਏ ਤਾਂ ਗੱਲ ਹੈ ਤੇਰੀ ਯਾਰ, ਕੋਈ Agent ਉੱਜੁੰਟ ਲੱਭ ਲੈ ਯਾਰ Work permit ਤੇ ਚੱਲਦੇ ਆਂ ਫ਼ੇਰ ਹਾਂ ਯਾਰ Work permit ਹੀ ਦੇਖਦਾ ਹੈਗਾ ਯਾਰ ਮੇਰਾ ਇੱਕ Agent ਜਾਣਕਾਰ, ਓਹ ਵਧੀਆ ਬੰਦੇ ਨੇ ਨਾ ਬੇਚਾਰੇ ਉਹਨਾਂ ਦਾ genuine ਕੰਮ ਆ ਪੂਰਾ ਓਨਾ ਦੇ through ਦੇਖਦੇ ਆ ਲਵਾ ਕੇ ਹਾਂ ਚੱਲਦੇ ਹਾ ਫ਼ੇਰ ਦੇਖ ਲੈਣੇ ਆ ਹੋਰ ਕਿਆ ਕਰ ਲੈ ਗੱਲ ਓਹਨਾਂ ਨਾਲ

ਹੋਰ ਕਿਆ ਇਕੱਠੇ ਚਲਾਂਗੇ ਦੇਖ ਲੈ Work permit ਤੇ ਚੱਲਦੇ ਆ ਹੋਰ ਤੈੰਨੂ ਪਤਾ IELTS ਤਾਂ ਹੋਣੀ ਨਹੀ ਸਾਡੇ ਕੋਲ IELTS ਸਾਡੇ ਘਰ ਤਾਂ ਵਾਲੀ ਦੂਰ ਹੈ ਬਇ ਹੋਰ ਯਾਰ ਕਿੱਥੇ ਹੁੰਦੀ ਐ ਹਮਮ ਹੁਣ ਫ਼ੇਰ ਓਹੀ ਗੱਲ ਆਂ ਜਾਂਦੀ ਹੈ ਹੁਣ ਯਾਰ ਘਰਦਿਆ ਦੇ ਵੀ ਪੈਸੇ ਲਵਾਉ ਫ਼ੇਰ ਓਹੀ ਬਰਬਾਦੀ ਹੈ ਪੈਸੇ ਦੀ ਆਹੋ ਘਰਦੇ ਵੀ ਬੋਲਦੇ ਹੈ ਏਨੀ ਇੰਨੀ fees ਭਰਾਤੀ ਯੇ ਹੈ ਵੋ ਹੈ ਹਾਂ ਮੈਂ ਤਾਂ ਕਹਿੰਦਾ ਯਾਰ IELTS ਪੰਜਾਬੀ ਵਿਚ ਹੋਣੀ ਚਾਹੀਦੀ ਹੈ ਹਾਂ

ਜੇ ਪੰਜਾਬੀ ਵਿਚ ਹੁੰਦੀ ਫ਼ੇਰ ਤਾਂ ਅਸੀ ਐ ਚਲੇ ਜਾਣਾ ਸੀ ਹਾਂ ਹਾਂ ਸਹੀ ਗੱਲ ਹੈ ਹਮਮ ਓਹੀ ਤਾਂ ਹੈ ਬਾਬੇ ਚੱਲ ਕੋਈ ਨੀ, ਇਟਲੀ ਚਲਾਂਗੇ ਯਾਰ ਬੰਦਾ ਮੇਹਨਤੀ ਹੋਣਾ ਚਾਹੀਦਾ ਯਾਰ ਹੈਨਾ ਭਾਵੇਂ ਕੋਈ ਵੀ country ਭਾਵੇਂ ਛੋਟੀ Country ਹੋਵੇ ਏ ਤਾਂ ਹੈ ਯਾਰ ਮੇਹਨਤੂ ਮੇਹਨਤੂੰ ਨੂੰ ਤਾਂ ਕਦੀ ਕਦੀ ਫਲ ਲੱਗਦਾ ਈ ਹੈ ਕਦੇ ਨਾ ਕਦੇ ਤਾਂ ਲੱਗਦਾ ਹੀ ਹੈ ਹਾਂ ਉਹ ਤਾਂ ਹੈ ਤੈਨੂੰ ਪਤਾ ਹੀ ਹੈ ਯਾਰ ਬਾਕੀ ਬੰਦੇ ਦੀ ਮਜਬੂਰੀਆਂ ਮਾਰ ਜਾਂਦੀਆ ਨੇ, ਨਹੀਂ ਕੀਦਾਂ ਦਿਲ ਕਰਦਾ ਹੈ ਨਾ ਆਪਣਾ ਦੇਸ਼ ਛੱਡ ਕੇ ਬਾਹਰ ਜਾਣ ਨੂੰ ਉਹ ਤਾ ਹੈ ਹੀ ਹੈ ਪਰ ਉਹ ਯਾਰ ਹੁਣ ਕੀ ਕਰੀਏ ਜੇ india ਚ ਬੁਰਾ ਹਾਲ ਹੈ ਜਾਣਾ ਹੀ ਪੈਂਦਾ ਹੈ ਹੋਰ ਯਾਰ ਗੰਦੀਆ ਸਰਕਾਰਾਂ ਹੈਨਾ ਕੀ ਕਰ ਸਕਦੇ ਹਾਂ ਹੋਰ ਕਿਆ ਤੇ ਬਾਕੀ ਤੇਰਾ Passport ਵਗੈਰਾ ਬਣਿਆ ਹੋਇਆ

ਹਾਂ ਓਹ ਤਾਂ ਹਮਮ ਧਿਆਨ ਰੱਖਲਾਂਗੇ, ਕੋਈ tension ਨਹੀਂ ਹੈ ਉਹ ਤਾਂ ਰੱਖਲਾਂਗੇ ਉਹ ਤਾਂ ਮੈਨੂੰ ਮਾਰਦੀ Agent ਕੋਲ ਹਮਮ ਹਮਮ ਪੁਛੱਲਾਂਗੇ ਕੀ procedure ਹੈ ਉੱਥੇ ਦਾ ਫਿਰ ਖਰਚਾ ਤਾਂ ਯਾਰ ਮੈਂ ਤੈਨੂਂੰ ਦਸਾਂ ਨਾ ਮੈਂ ਗੱਲ ਕੀਤੀ ਸੀ ਗੀ Agent ਨਾਲ ਉਹ ਇਟਲੀ ਦੇ ਯਾਰ ਹੈਨਾ ਦਸ ਲੱਖ ਰੁਪਏ ਦਸਦਾ ਪਿਆ ਵਯੀ ਅੱਛਾ

ਕੰਮ ਕੀ ਹੈ

ਤੇ ਇੱਕ ਓਹ Mall ਦਾ ਦਸਦਾ ਸੀਗਾ ਵੀ Mall ਚ ਕੋਈ ਵੀ ਕੰਮ ਮਿਲ ਸਕਦਾ, ਜਿਦਾਂ security guard ਦਾ ਜਾਂ delivery ਵਗੈਰਾ ਦਾ ਕੰਮ ਹਾਂ ਉਹ ਮੋਲ mall ਤਾਂ ਠੀਕ ਹੈ ਯਾਰ ਚੱਲ, ਮੋਲ mall ਚ ਹੀ ਦੇਖ ਲੈ ਪਤਾ ਕਰਲੈ ਜੇ ਓਥੇ ਹੈਗੀ ਹੈ ਕੋਈ ਲੋੜ mall ਚ ਓਹ ਕਹਿੰਦਾ ਸੀਗਾ ਵੀ ਤੁਹਾਨੂੰ ਹਜ਼ਾਰ ਬਾਰਹ ਸੌ euro ਮਿਲ ਜਾਇਆ ਕਰਨਗੇ ਮਹੀਨੇ ਦੇ ਬੇਟਾ ਵਧੀਆ ਹੋਰ ਕੀ ਚਾਹੀਦਾ ਆ

ਹਮਮ, ਤੇ ਯਾਰ ਉਹੀ ਇੱਕ ਚੀਜ਼ ਦੀ ਆਪਾਂ ਨੂੰ ਕੋਈ tension ਨਹੀ ਹੈਗੀ ਹਾਂ ਤੇ ਤੈਨੂੰ ਪਤਾ euro ਦਾ Rate ਪਚਾਸੀ Plus ਚੱਲਦਾ ਪਿਆ ਆ, ਤੇ ਓਹੀ ਯਾਰ ਜੇ ਹਜ਼ਾਰ ਬਾਰਹ ਸੌ euro ਆਪਣੀ ਮਹੀਨੇ ਦੇ ਬਣਿਆ ਕਰਨਗੇ ਤਾਂ ਤੈਨੂਂ ਪਤਾ ਕਿੱਥੇ ਓਹਦੀ ਲੱਖ ਸਵਾ ਲੱਖ ਤੇ ਕਹਾਣੀ ਪਹੁੰਚ ਜਾਇਆ ਕਰੁਗੀ ਮਹੀਨੇ ਦੀ

ਉੱਥੇ ਰਹਿ ਲਿਆ ਕਰਾਂਗੇ ਹੋਰ ਕੀ ਹੈ ਚਾਚੇ ਦੀ ਵੀ ਇਹਨੀ ਲੋੜ ਤਾਂ ਭਾਵੈ ਚੱਲ ਘਟ ਹੀ ਪਉਗੀ ਕਿਉਂਕੀ ਉਹ ਕਹਿੰਦੇ ਹਾਂ ਨਾ ਵੀ ਉਹਨਾ ਦਾ ਸਾਰਾ ਕੁੱਝ ਆਪਣਾ ਹੈ ਜਿੱਦਾ ਓਹ ਕਮਰਾ ਵੀ ਆਪਾਂ ਨੂੰ ਆਪਣਾ ਦਿਉਂਗੇ ਵੀ ਰਿਹਾਇਸ਼ ਲਈ ਵੀ ਰੋਟੀ ਪਾਣੀ ਵੀ ਉਹਨਾਂ ਦਾ ਆਪ ਦਾ ਹੋਉਗਾ

ਹਾਂ ਯਾਰ ਮਤਲਬ ਕੀ ਜਿਹੜੀ salary ਆਪਣੀ ਹੋਊਗੀ ਉਹ ਬਚਣ ਤੇ ਹੀ ਹੈ ਹਾਂ ਬਚਣ ਤੇ ਹੀ ਹੈ ਯਾਰ ਹੋਰ ਕੀ, ਘਰੇ ਭੇਜਿਆ ਜਾਇਆ ਕਰੂਗਏ ਅਸੀਂ ਹੋਰ ਕੀ ਹੈ ਠੀਕ ਨੀ ਹਮਮ

ਨਾਲੇ ਮਾੜਾ ਮੋਟਾ ਘਰਦਿਆਂ ਨੂੰ ਸਹਾਰਾ ਹੋ ਜਾਊਗਾ ਹਾਂ ਯਾਰ ਉਹ ਤਾਂ ਹੈ ਹੀ ਹੈ, ਘਰਦੇ ਵੀ ਯਾਰ ਕਿੰਨਾ ਚਿਰ ਕਰਨਗੇ ਹੈਨਾ ਹੁਣ ਤੇ ਆਪਦੇ ਆਪ ਨੂੰ ਸ਼ਰਮ ਆਣ ਲੱਗ ਪਈ ਹੋਰ ਮੈਨੂੰ ਵੀ ਯਾਰ ਹੁਣ ਕੱਲ ਨੂੰ ਅਸੀ ਵੱਡੇ ਹੁੰਦੇ ਜਾਨੇ ਆਂ ਠੀਕ ਹੈ ਵਿਆਹ ਵੀ ਕਰਨਾ ਸਾਡਾ ਘਰਦਿਆ ਨੇ ਹਾਂ ਬਹਿ ਨਿਆਣੇ ਬੱਚੇ ਹੋ ਜਾਣੇ ਆਂ ਯਾਰ ਤੀਵੀਂ ਆ ਜਾਣੀ ਹੈ ਠੀਕ ਹੈ ਨਾ, ਤੈਨੂੰ ਪਤਾ ਹੈ ਯਾਰ ਖਰਚੇ ਵੱਧ ਜਾਂਦੇ ਹੈ ਫਿਰ ਹੋਰ ਯਾਰ ਤੀਵੀਆਂ ਦਾ ਖਰਚਾ, ਅੱਗੇ ਨੂੰ ਜਵਾਕਾਂ ਦਾ, ਜਵਾਕਾਂ ਦੇ ਸਕੂਲਾਂ ਦਾ ਪਹਿਲਾਂ ਤਾਂ ਹਮਮ ਤੀਵੀਂਆ ਨਹੀ ਮਾਣ ਹੈਗੀ ਹੋਰ ਬਾਈ ਤੀਂਵੀਆਂ ਦੀ ਸੁਰਖੀਆਂ ਬਿੰਦੀਆਂ ਈ ਬਾਲੀਆ ਮਹਿੰਗੀਆਂ ਨੇ

ਨਾ ਨਾ ਹਲੇ ਤਾਂ ਨਜਾਰੇ ਲੈ ਲਈਏ ਹਲੇ ਤਾਂ ਮੈਂ ਵੀ ਨੀ ਕਰਾੰਦਾ ਯਾਰ ਹਲੇ ਨੀ ਹਲੇ ਅਠਾਈ ਉੱਨਤੀ ਸਾਲ ਦੀ ਉਮਰ ਚ ਕਰਾਉਗੇ ਵਿਆਹ ਤਾਂ ਹਾਂ ਸਹੀ ਗੱਲ ਹੈ ਨਾਲ ਬੰਦਾ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਇਹਨੇ Time ਚ ਹੋਰ ਕਿਆ ਨਾਲੇ ਯਾਰ Stand ਹੋ ਜਾਦਾਂ ਵਾਂ, ਤੈਨੂਂ ਪਤਾ ਹੋਣਾ ਏਵੈਂ ਕੋਈ ਕੁੜੀ ਦੇੰਦਾ ਨੀ ਹੈਗਾ, ਠੀਕ ਹੈ ਨਾ ਆਪਣੇ ਕੋਲ ਕੁੱਛ ਹੋਣਾ ਚਾਹੀਦਾ ਯਾਰ ਹਾਂ ਨਾਲ ਬਾਈ ਅਗਲਾਂ ਕੁੜੀ ਵੀ ਨੀ ਦਿੰਦਾ ਨਾਲ ਆਪਦੇ ਆਪ ਨੂੰ ਵੀ ਹੁੰਦਾ ਯਾਰ ਬੰਦਾ ਵਿਆਹ ਕਰਾਲੈ ਕੱਲ ਨੂੰ ਹੈਨਾ, ਤੇ ਫੇਰ ਯਾਰ ਓਹਨੂੰ ਖਵਾਊ ਕਿਥੋਂ ਘਰਦਿਆ ਦੇ ਸਿਰ ਤੋ ਤੇਨੂੰ ਪਤਾ ਕਿੰਨਾ ਚਿਰ ਬੰਦਾ ਖਵਾਈ ਜਾਊਗਾ ਓਹੀ ਤਾਂ ਗੱਲ ਹੈ ਯਾਰ ਹੁਣ ਕੱਲ ਨੂੰ ਨਿਆਣੇ ਵੀ ਹੋਨੇ ਹੈ ਠੀਕ ਹੈ ਉਹਨਾਂ ਦੇ ਖਰਚੇ ਉਹ ਤਾਂ ਹੈ ਬਾਈ ਜਵਾਕਾਂ ਦੇ ਵੀ ਬਾਲੇ ਖਰਚੇ ਦੱਸ ਵੀਹ ਹਜ਼ਾਰ ਚ ਤਾਂ ਕੁਛ ਸਰਦਾ ਹੀ ਨਹੀ ਹੈਗਾ ਹਾਂ ਬਾਈ ਸਕੂਲਾਂ ਦੀਆ ਫੀਸਾਂ ਹੀ ਨਹੀ ਮਾਣ ਹੁਣ ਤਾਂ School ਵੀ ਵਾਲੇ ਮਹੰਗੇ ਹੋ ਗਏ ਬਹੁਤ ਮਹੰਗੇ ਹੋ ਗਏ ਯਾਰ ਹਮਮ ਹੁਣ, ਓਹੀ ਤਾਂ ਗੱਲ ਹੈ school ਚ, ਮਾੜੇ school ਚ ਪਾਇਆ ਵੀ ਨਹੀ ਜਾਂਦਾ ਹੁਣ ਹਮਮ ਸਹੀ ਗੱਲ ਹੈ, ਨਾ ਯਾਰ ਉਹੀ ਗੱਲ ਐ ਆਪਦਾ ਨਾ ਬਾਹਰ ਜਾ ਕੇ ਈ ਆਪਣਾ ਬਣੁਗਾ ਕੁੱਝ ਜੇ ਬਾਹਰ ਚਲੈ ਗਏ ਬਾਹਰ ਜਾ ਕੇ ਈ ਬਣੁਗਾ ਭਰਾਵਾਂ ਹੁਣ ਦਸ ਬੀਹ ਹਜ਼ਾਰ ਜੇ ਆਪਾਂ ਬਾਹਰ ਚਲੈ ਗਏ ਨਾ ਹਾਂ ਹਾਂ ਮੈ ਕਿਹਾ ਜੇ ਆਪਾਂ ਬਾਹਰ ਚਲੇ ਗਏ ਤਾਂ ਹੀ ਆਪਦੇ ਘਰਦਿਆ ਨੂੰ ਸਹੀ Life style ਦੇ ਪਾਵਾਂਗੇ ਹਾਂ ਭਰਾਵਾਂ ਇਹ ਤਾਂ ਹੈ ਹੀ ਹੈ ਨਾਲੇ ਘਰ ਦੇ ਵੀ ਸੁੱਖੀ ਅਸੀ ਵੀ ਸੁੱਖੀ ਹਮਮ ਚੱਲ ਫਿਰ ਮੈਂ ਕਰੂੰਗਾ ਹੈਨਾ Agent ਨਾਲ ਗੱਲ, ਤੇ ਫੇਰ ਤੈਨੂੰ ਦੱਸੂ

ਹਾਂ ਤੇ ਬਾਕੀ ਫਿਰ ਤੂੰ ਤਿਆਰ ਰਹੀ ਆਪਾਂ ਇਕੱਠੇ ਹੀ ਵੀਜ਼ੇ ਲਵਾਵਾਂਗੇ ਠੀਕ ਹੈ ਹਾਂ ਹਾਂ ਕੋਈ Tension ਨੀ ਇਕੱਠੇ ਚੱਲਾਂਗੇ ਅੱਪਾ ਬਸ ਠੀਕ ਹੈ ਭਰਾ ਫ਼ੇਰ ਕਰਦਾ ਤੈਨੂੰ ਬਾਅਦ ਚ call ਠੀਕ ਹੈ

okay